ਦੀਦੀ ਬਹੁਤ ਜਿਆਦਾ enjoy ਕੀਤਾ

ਇਹ arrange marriage marriage ਸੀ ਕਿ love marriage ਸੀ ਨਹੀ ਇਹ love marriage ਸੀਗੀ

Italy ਅੱਛਾ ਤੇ ਫੇਰ Italy ਤੇ ਫੇਰ ਕੁੜੀ ਨੂੰ ਨਾਲ ਲੈਜੇਗਾ ਨਹੀਂ ਹਲੇ ਤਾਂ ਨੀ ਲੈਕੇ ਜਾਂਦਾ ਹਲੇ ਤਾਂ ਕਹਿੰਦੇ ਵੀ ਹਲੇ ਤਾਂ ਉਰੀ ਆ ਹਲੇ ਤਾਂ ਮੁੰਡਾ ਅੱਛਾ ਫੇਰ ਮੁੰਡਾ italy ਤੋਂ ਉਦਾਂ ਛੁੱਟੀ ਆਇਆ

ਕਹਿੰਦਾ ਮੈਂ ਜਦੋਂ ਦੁੱਜੀ ਵਾਰੀ ਫੇਰ ਮੈਂ ਇਹਦੇ ਇਹਨੂੰ ਨਾਲ ਲੇਜੁਗਾ ਅੱਛਿਆ ਕੁੜੀ ਦੇ ਬਣਾਵੇਗਾ ਦੁੱਜੀ ਵਾਰ ਚ

ਉਹਦਾ ਦੀਦੀ ਆਹ hotel ਚ manager ਆ ਅੱਛਾ ਤੇ ਫੇਰ marriage ਲਈ ਆਇਆ ਸੀ ਇੱਥੇ

ਅੱਛਾ ਉਹਦੀ age ਕਿੰਨੀ ਮੁੰਡੇ ਦੀ ਮੁੰਡੇ ਦੀ age ਹੋਏਗੀ ਪੱਚੀ ਕੁ ਸਾਲ ਅੱਛਾ ਚਲ ਵਧੀਆਂ Italy ਮਤਲਬ ਪੱਕਾ ਏ ਉਹ ਹਾਂ ਪੱਕਾ ਹੈ ਕਾਫੀ ਸਾਲ ਹੋਗੇ ਉਹਨੂੰ ਵੀ

ਅੱਛਾ ਤੇ ਇੱਥੇ ਵੀ ਕੰਮ ਕਾਰ ਹੋਣਾ ਉਹਨਾਂ ਦਾ

ਉਹ ਤਿੰਨ ਭੈਣ ਭਾਈ ਨੇ ਦੋ ਭੈਣਾ ਇੱਕ ਭਾਈ ਅੱਛਾ ਦੁੱਜੇ married ਏ ਨਹੀਂ ਇੱਕ married ਏ ਇੱਕ unmarried ਏ

ਆਹ ਤੇ ਹੁਣ marriage ਹੋਗੀ ਆ ਹਾਂ ਬਹੁਤ ਵਧੀਆ ਸੀਗੀ marriage

ਅੱਛਾ ਕੀ ਕੀ ਕੀਤਾ ਫੇਰ ਉੱਥੇ ਕੀ ਖਾਧਾ ਪੀਤਾ ਕੀ

ਤੁਸੀਂ ਪੁੱਛੋ ਨਾ ਸਮਝ ਚ ਨਹੀ ਆਉਂਦਾ ਸੀਗਾ ਕਿਹੜੀ ਚੀਜ਼ ਖਾਈਏ or ਕਿਹੜੀ ਛੱਡੀਏ

ਇੰਨਾ ਜਿਆਦਾ ਸੀਗਾ ਕੋਈ ਦਸ ਪੰਦਰਾ ਤਰ੍ਹਾਂ ਦੀ ਤਾਂ ਉੱਥੇ ਬਰਫੀ ਸੀਗੀ

ਹਾਂ ਉਹਨਾ ਨੇ ਤਾਂ ਕੁੜੀ ਆਲਿਆਂ ਨੇ ਇਨਾਮ ਵੀ ਰੱਖਿਆ ਹੋਇਆ ਸੀਗਾ ਜਿਹੜਾ ਬੰਦਾ ਇਹ ਸਾਰੀਆਂ ਚੀਜ਼ਾਂ ਸਾਨੂੰ ਖਾ ਕੇ ਦੱਸੂਗਾ ਉਹਨੂੰ ਅਸੀਂ ਇੱਕੀ ਹਜ਼ਾਰ ਰੁਪਏ ਦਵਾਂਗੇ

ਇੰਨਾ ਖਾਏ ਮਨ ਦੇਖ ਕੇ ਹੀ ਮਨ ਭਰ ਗਿਆ ਵੀ ਹਾਏ ਇੰਨਾ ਕੁਝ ਕਿਸੇ ਨਾ ਕਿਸੇ ਨੇ ਤਾਂ ਵੇਸੇ ਖਾਧਾ ਹੋਣਾ ਇੰਨੀਆਂ ਤਰ੍ਹਾਂ ਦੀਆਂ ਬਰਫੀਆਂ ਏਨੇ ਤਰ੍ਹਾਂ ਦਾ ਮਤਲਬ ਏਨੇ ਤਰ੍ਹਾਂ ਦੇ ਪਕੋੜੇ or ਇੰਨੇ ਤਰ੍ਹਾਂ ਦੀਆਂ ਸਬਜ਼ੀਆਂ ਰੋਟੀਆਂ ਵੀ ਚਾਰ ਚਾਰ ਤਰ੍ਹਾਂ ਦੀਆਂ ਅੱਛਾ ਤੇ ਉਹਨਾ ਨੇ ਆਪ ਖਾਸ ਕਿਹਾ ਸੀਗਾ ਵੀ ਇੰਨਾ ਖਾਉਗੇ ਤੇ

ਉਹਨਾ ਨੇ ਖਾਸ ਰੱਖਿਆ ਹੋਇਆ ਸੀਗਾ ਵੀ ਜਿਹੜਾ ਬੰਦਾ ਇਹ ਸਾਰੀਆਂ ਚੀਜ਼ਾਂ ਖਾ ਕੇ ਸਾਨੂੰ ਦੱਸੁਗਾ ਵੀ ਇਹਦਾ taste ਕਿਹੋ ਜਿਹਾ ਉਹ ਉਹ ਬੰਦੇ ਨੂੰ ਅਸੀਂ ਇੱਕੀ ਹਜ਼ਾਰ ਰੂਪਏ ਦਾ ਇਨਾਮ ਦਊਂਗੇ

ਕਿਸੇ ਚ ਇੰਨੀ ਉਹ ਨੀ ਸੀਗਾ ਅਗਲਾ ਦੇਖ ਕੇ

ਤੇ ਮਤਲਬ ਕੇ ਇੱਦਾਂ ਹੁੰਦਾ ਵਿਆਵਾਂ ਚ ਇੱਦਾਂ ਆਪਾਂ ਜਾਈਦਾ ਤਕਰੀਬਨ ਤੇ ਆਪਾਂ ਆਪਾਂ ਨੂੰ ਇਹ ਵੀ ਹੁੰਦਾ ਕੀ ਆਪਾਂ taste ਜਰੁਰ ਕਰ ਲੈਂਦੇ ਆਂ ਹਰ

taste taste ਚ ਹੀ ਆਪਾਂ ਨੇ ਬੱਸ ਇੰਨਾ ਪੇਟ ਭਰ ਜਾਂਦਾ ਕਿ

ਤੇ ਮਤਲਬ ਕਿ ਰੋਟੀ ਖਾਣ ਦੀ ਤਾਂ capacity ਬੱਚਦੀ

ਸਭ ਤੋਂ ਪਹਿਲਾਂ ਅਮ ਸਭ ਤੋਂ ਪਿਹਲਾਂ ਤਾਂ ਜਾਂਦੇ ਸਾਰ ਈ ਗੋਲਗੱਪੈਆਂ ਦੀਆਂ ਸਟਾਲਾਂ ਸੀਗੀਆਂ

ਤਿੰਨ ਚਾਰ ਤਰ੍ਹਾਂ ਦੇ ਗੋਲਗੱਪੈ ਸੀਗੇ ਫੇਰ ਚਾਰ ਪੰਜ ਤਰ੍ਹਾਂ ਦੀਆਂ ਟਿੱਕੀਆਂ ਸੀਗੀਆਂ ਮਤਲਬ

ਸਾਰੀਆਂ taste ਕੀਤੀਆਂ ਗੋਲਗੱਪੈ ਵੀ ਸਾਰੇ ਖਾਧੇ ਟਿੱਕੀਆਂ ਵੀ ਸਾਰੀਆਂ ਖਾਧੀਆਂ ਬੱਸ ਉਸਤੋਂ ਬਾਅਦ ਨਾ ਹੋਗੀ ਬੱਸ ਹੁਣ ਨੀ ਕੁੱਝ ਖਾਣਾ ਹੈਗਾ ਹੁਣ ਨੀ ਖਾ ਹੋਣਾ

ਮੈਨੂੰ ਤੇ ਗੋਲਗੱਪੇ ਦੀ ਵੀ ਮਤਲਬ ਇੱਦਾਂ ਦੀਆਂ ਸਟਾਲਾਂ ਲੱਗ ਗਈਆਂ ਵਿਆਵਾਂ ਚ ਕਿ ਆਹ ਗੋਲਗੱਪੇ ਵੀ ਪਲੇਟ ਵਿੱਚ ਆਪਣੇ ਆਪ ਚਾਰ ਪਾ ਕਿ ਦਿੰਦੇ ਹਨ ਜਿਹੜੀ ਤਰਾਂ ਦਾ ਮਰਜ਼ੀ ਆਪਾਂ

ਪਾ ਸਕਦੇ ਆਂ ਮਤਲਬ ਟੁੱਟੀਆਂ ਰਾਹੀਂ

ਤੇ ਆਪਾਂ ਭਾਵੇਂ ਮਿੱਠੇ ਆਲੇ ਮਿੱਠੇ ਆਲਾ ਲਓ ਖੱਟਾ ਲਓ ਜੋ ਮਰਜ਼ੀ ਜਿਹੜਾ ਮਰਜ਼ੀ ਪਾਣੀ ਪਾ ਸਕਦੇ ਆਂ ਹਨਾ

ਤੇ ਮਤਲਬ ਬਹੁਤ ਵਧੀਆ ਵਿਆਹ ਸੀ ਅਸੀਂ ਇੰਨਾ ਨੱਚੇ ਇੰਨਾ ਜਿਆਦਾ ਨੱਚੇ ਬਹੁਤ ਮਤਲਬ ਬਹੁਤ enjoy ਕੀਤਾ

ਕਿਹਦਾ ਮਾਸੀ ਦੇ ਮਾਸੀ ਦੇ ਹਨਾ ਬੇਟੇ ਦਾ ਸੀ

ਅੱਛਾ ਅੱਛਾ ਤਾਏ ਦੇ ਮੁੰਡੇ ਦਾ ਸੀਗਾ

ਘਮੰਡਗੜ ਮੇਰੇ ਨਾਨਕੇ ਆ ਅਰ ਮੇਰੇ ਜਿਹੜੇ

ਫੇਰ ਮਤਲਬ ਕਿ ਵਧੀਆ enjoy ਕੀਤਾ ਵਿਆਹ ਜਾ ਕੇ

ਅੱਛਿਆ ਤੇ ਮਤਲਬ ਇੱਦਾਂ ਹੈ ਕੇ ਵਿਆਹ ਤੇ ਖਾ ਖਾ ਕਿ ਬੰਦੇ ਦਾ ਮਨ ਇੰਨਾ ਹੋ ਜਾਂਦਾ

ਲੱਗਣ ਲੱਗ ਜਾਂਦੀ ਆ ਮੈਂ ਆਹ ਛੱਡ ਆਈ ਹਾਏ ਮੈਂ ਆਹ ਛੱਡ ਆਈ ਦੱਸ ਹਾਂ ਇੱਦਾਂ ਹੀ ਹੁੰਦਾ ਘਰੇ ਆ ਕੇ ਦਿਲ ਕਰਦਾ ਕੀ ਹਾਏ ਹੁਣ ਸਾਡੇ ਅੱਗੇ ਆ ਜਾਵੇ ਹੁਣ

ਪਹਿਲਾਂ ਤਾਂ ਵਿਆਹ ਚ ਇੰਨਾ ਸੋਚਿਆ ਸੀਗਾ ਨਾ ਕਿਹਾ ਸੀਗਾ ਨਾ ਵੀ palace ਕਰਿਆ ਵਧੀਆ palace ਆ ਹਨਾ ਪਹਿਲਾਂ ਸੋਚਿਆ ਸੀਗਾ ਅਸੀਂ ਸਾਰੀਆਂ ਚੀਜ਼ਾਂ ਖਾਵਾਂਗੇ ਕੋਈ ਚੀਜ਼ ਨਹੀ ਅਸੀਂ ਛੱਡਣੀ ਹੈਗੀ ਏ ਉੱਥੇ

ਹਫਤਾ ਪਹਿਲਾਂ ਹੀ ਆਪਾਂ ਨਹਾਨ ਲੱਗ ਜਾਨੇ ਆਂ ਕਿ ਵਿਆਹ ਆਣ ਵਾਲਾ ਕੀ ਅਸੀਂ ਆਹ ਵੀ ਖਾਣਾ

ਵੀ ਖਾਣਾ ਅਰ ਜਿਸ ਦਿਨ ਵਿਆਹ ਹੁੰਦਾ ਉਸ ਦਿਨ ਕੁਦਰਤੀ ਖਾਧਾ ਹੀ ਨਹੀਂ ਜਾਂਦਾ

ਖਾਧਾ ਜਾਂਦਾ ਹੈਗਾ ਵਿਆਹ ਨੂੰ ਤਾਂ ਇੱਦਾਂ ਹੀ ਹੁੰਦਾ

ਵੀ ਕੁੜੀ ਆਲੇ ਕਿਸ ਮਤਲਬ ਕੀ ਵਧੀਆ ਘਰ ਵਾਲੇ ਮਤਲਬ

ਦੀਦੀ ਕੁੜੀ ਸਰਕਾਰੀ job ਕਰਦੀ ਏ ਉਹਦਾ brother ਵੀ ਸਰਕਾਰੀ job ਕਰਦਾ

ਅੱਛਾ ਤੇ ਫੇਰ ਉਹਨਾ ਨੇ ਬਾਹਰ ਆਲਾ ਮੁੰਡਾ ਦੇਖ ਕਿ ਉਹਨਾ ਨੂੰ ਕੀ ਮਿਲਿਆ ਸੀਗਾ ਉਹਨਾ ਨੂੰ ਤੇ ਮੁੰਡਾ ਦੇਖਣਾ ਚਾਹੀਦਾ ਸੀ ਕੋਈ ਸਰਕਾਰੀ job ਵਾਲਾ

ਅੱਛਾ ਪਰ Italy ਤਾਂ ਇੰਨਾ ਨਹੀ ਮੰਨਦੇ ਹੈਗੇ Italy ਚ ਵੀ ਬੱਚਿਆਂ ਦੀ ਪੜ੍ਹਾਈ ਪੜੁਈ ਦਾ ਘੱਟ ਦਾ ਘੱਟ ਹੀ ਏ ਇੰਨੀ ਨਹੀਂ ਹੈਗੀ Italy ਚ ਹਾਂ ਦੀਦੀ ਉਹ ਫੇਰ ਉਹੀ ਕਿਹ ਰਹੇ ਸੀਗੇ ਕਹਿੰਦੇ ਅਸੀਂ ਹੁਣ ਛੋਟੇ country ਚ ਆਂ ਤਾਂ ਉਹਤੋਂ ਬਾਅਦ ਅਸੀਂ ਬੜੀ country ਚ ਚਲੇ ਜਾਵਾਂਗੇ ਹਾਂ Italy ਚ ਐਵੇਂ ਕਿ Italy ਚ ਪੈਸਾ ਤਾਂ ਹੈਗਾ ਹੈ ਹਨਾ Italy ਚ ਕੰਮ ਵੀ ਹੈਗਾ ਏ ਪਰ Italy ਚ ਬੱਚਿਆਂ ਦਾ ਨਹੀਂ ਹੈਗਾ ਮਤਲਬ ਕੀ ਬੱਚਿਆਂ ਦੀ Italy ਦੀ ਪੜ੍ਹਾਈ ਜਿਹੜੀ ਏ ਉਹ ਹੋਰ ਕਿਸੇ ਦੇਸ਼ ਚ ਨੀ ਚੱਲਦੀ ਹੈਗੀ

ਹਾਂ ਮੇਰੀ ਵੀ ਬੇਟੀ ਦੀ marriage Italy ਦੇ ਮਤਲਬ ਕਿ Italy ਦੇ ਮੁੰਡੇ ਨਾਲ ਹੀ ਕੀਤੀ ਏ ਨਾ

ਤੇ ਉਹ ਵਧੀਆ ਏ ਮਤਲਬ ਕਿ ਹੁਣ ਉਨ੍ਹਾਂ ਨੇ ਚਲੇ ਜਾਣਾ ਇਸ ਮਹੀਨੇ ਚ ਭਾਵੇਂ ਚਲੇ ਜਾਣ ਭਾਵੇਂ ਅਗਲੇ ਮਹੀਨੇ ਚ ਚਲੇ ਜਾਣ

ਤੇ Italy ਜਾਏਗੀ ਬੇਟੀ ਮੇਰੀ ਵੀ ਤੇ ਉਹਨਾ ਨੂੰ ਵੀ ਇੱਦਾਂ ਏ ਕਿ Italy ਦੀ ਪੜ੍ਹਾਈ ਦਾ ਥੋੜਾ ਔਖਾ ਹੋ ਜਾਂਦਾ ਬੱਚੇ ਦੀ ਪੜ੍ਹਾਈ ਦਾ ਔਖਾ ਏ

ਚਲੋ ਪਰ ਉਹ ਤੇ ਫੇਰ ਐਵੇਂ ਆ ਕਿ ਚਲੋ ਸਰਕਾਰੀ job ਵਾਲੀ ਏ ਹਨਾ ਥੋੜਾ ਬਹੁਤਾ ਮਤਲਬ ਕਿ ਪੈਸਾ ਵੀ ਲਗਾ ਕਿ ਜਾਂ

Italy ਨਾਲੋਂ German ਦਾ ਜਲਦੀ ਬਣ ਜਾਂਦਾ

German ਦਾ ਜਲਦੀ ਬਣ ਜਾਂਦਾ Italy ਤੋਂ ਹੋਰ ਦੀਦੀ ਤੁਸੀਂ ਨੀ ਗਏ ਕਿਸੇ ਵਿਆਹ ਦੇ ਵਿੱਚ ਅਸੀਂ ਗਏ ਸੀਗੇ ਪਿਛਲੇ ਮਹੀਨੇ ਗਏ ਸੀ ਅਸੀਂ ਵਿਆਹ ਤੇ ਇੰਨਾ enjoy ਕੀਤਾ ਅਸੀਂ ਵੀ ਬੱਸ ਬਹੁਤ ਵਧੀਆ ਵਿਆਹ ਸੀਗਾ

ਤੇ ਕੁੜੀ ਇੱਧਰ ਦੀ ਸੀਗੀ ਤੇ ਨਾ ਕੁੜੀ ਵੀ ਕਨੇਡਾ ਦੀ ਹੀ ਸੀਗੀ ਤੇ ਮੁੰਡਾ ਵੀ ਬਾਹਰੋਂ ਆਇਆ ਹੋਇਆ ਸੀਗਾ ਬਸ ਉਹਨਾਂ ਨੇ marriage ਕਰਾ ਕੇ ਬਾਹਰ ਹੀ ਚਲੇ ਜਾਣਾ ਸੀਗਾ ਇਸੇ ਮਹੀਨੇ ਵਿੱਚ ਉਹਨਾ ਨੇ ਸ਼ਾਇਦ ਚਲੇ ਜਾਣਾ ਏ

ਤੇ ਉਹਨਾ ਨੇ ਉੱਥੇ ਵੀ ਵਿਆਹ ਤੇ ਅਸੀਂ ਇੰਨਾ ਵਧੀਆ ਵਿਆਹ ਕੀਤਾ ਉਹਨਾ ਨੇ ਬਹੁਤ ਜਿਆਦਾ ਵਧੀਆ ਵਿਆਹ ਕੀਤਾ ਅਰ ਲੋਕ ਇੰਨੇ ਜਿਆਦਾ ਇੱਕਠੇ ਹੋਗੇ ਸੀ ਇੰਨਾ ਇੱਕਠ ਸੀਗਾ ਉੱਥੇ ਕੀ ਸਮਝ ਹੀ ਨਹੀ ਆਉਂਦੀ ਵੀ ਕੋਈ ਆਪਣਾ ਕਿਹੜਾ ਏ ਤੇ

ਪੈਲੇਸ ਚ ਇੱਦਾਂ ਹੀ ਹੁੰਦਾ ਵੀ ਆਪਣੇ ਦਾ ਪਤਾ ਨੀ ਲੱਗਦਾ ਪਰਾਏ ਦਾ ਪਤਾ ਨੀ ਲੱਗਦਾ ਪਤਾ ਨੀ ਲੱਗਦਾ

ਬਸ ਅੱਧੀਆ ਦੇ ਰਿਸ਼ੇਦਾਰਾਂ ਦੀ ਇੰਨੀ ਪਹਿਚਾਣ ਵੀ ਨਹੀ ਆਈ ਪਤਾ ਨੀ ਇੰਨਾ ਕਿੱਥੋਂ ਅਹ ਮਤਲਬ ਕਿ ਸਾਰੇ ਓਦਾਂ ਭਾਵੇਂ ਕਿਸੇ ਰਿਸ਼ਤੇਦਾਰ ਨੂੰ ਮਿਲੀਏ ਨਾ ਮਿਲੀਏ ਪਰ marriage time ਜਾਂ ਹਨਾ ਇਹੋ ਜਿਹਾ ਇੱਕ ਮੋਕਾ ਹੁੰਦਾ ਕਿ ਜਦੋਂ ਸਾਰੇ ਰਿਸ਼ਤੇਦਾਰਾਂ ਦੂਰੋਂ ਦੂਰੋਂ ਤੱਕ ਪਤਾ ਲੱਗ

ਯਾਨਿਕੀ ਜਿਹੜਾ ਘਰ ਦਾ ਵਿਆਹ ਹੁੰਦਾ ਉਹਦੇ ਚ ਪਤਾ ਲੱਗ ਜਾਂਦਾ ਫਲਾਣਾ ਏ ਫਲਾਣਾ ਏ

palace ਦੇ ਵਿਆਹ ਵਿੱਚ ਨਹੀਂ ਪਤਾ ਲੱਗਦਾ ਕਿਉਂਕਿ ਉੱਥੇ ਜਨਤਾ ਹੀ ਬਹੁਤ ਇੱਕਠੀ ਹੋਈ ਵੀ ਹੁੰਦੀ ਆ ਬਹੁਤ ਇੱਕਠ ਸੀਗਾ ਫੇਰ ਅਸੀਂ ਇੱਕ ਹੋਰ ਚੀਜ਼ ਵੀ ਦੇਖੀ ਸੀਗੀ

ਮਤਲਬ ਕਿ ਬਾਹਰ ਨਾ collage ਦੇ ਮੁੰਡੇ ਕੁੜੀਆਂ ਜਿੱਦਾਂ collage ਅਹ hostel ਦੇ ਕੋਲ ਵੀ ਮੁੰਡੇ ਕੁੜੀਆਂ ਹੁੰਦੇ ਨੇ ਤੇ ਉਹਨਾ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਵਿਆਹ ਹੈ ਕਿੱਥੋਂ ਦਾ

ਕਿਹੜੀ ਜਗ੍ਹਾ ਦੇ ਉਹ ਨੇ ਉੱਥੇ ਭਾਈ ਤਿੰਨ ਚਾਰ ਮੁੰਡੇ ਇਸ ਤਰ੍ਹਾਂ ਖਾਣ ਆਗੇ ਮਤਲਬ ਕਿ ਕੱਠੇ ਹੋ ਕਿ ਮਤਲਬ ਕਿ ਸੋਹਣੀ ਉਹਨਾ ਨੇ ਟੋਹਰ ਕੱਡੀ ਪੱਗਾਂ ਪੁੱਗਾਂ ਬੰਨੀਆਂ ਹੋਈਆਂ

ਤੇ ਉਹ ਇਸ ਤਰ੍ਹਾਂ ਹੀ ਵਿਆਹ ਦੇ ਵਿੱਚ ਆ ਗਏ palace ਦੇ

ਉਹਨਾ ਨੇ bouncer ਛੱਡੇ ਹੋਏ ਸੀ ਉਹਦੇ ਵਿੱਚ palace ਚ

ਤੇ ਜਦੋਂ ਉਹਨਾ ਨੂੰ ਇਹ ਪਤਾ ਲੱਗਿਆ ਕਿ ਮੁੰਡੇ ਲੱਗਦਾ ਕਿ

ਪਤਾ ਨੀ ਉਹਨਾ ਨੂੰ ਵੀ ਕਿਸ ਤਰ੍ਹਾਂ ਪਤਾ ਲੱਗ ਗਿਆ ਕਿ ਇਹ ਮੁੰਡੇ ਬਾਹਰ ਦੇ ਨੇ ਵੀ ਇਹ ਮੁੰਡੇ ਇੱਥੋਂ ਦੇ ਕਿਸੇ ਰਿਸ਼ਤੇਦਾਰਾਂ ਚ ਨਹੀਂ ਹੈਗੇ ਪਤਾ ਨੀ ਉਹਨਾ ਨੇ ਕਿੱਦਾਂ ਪੁੱਛ ਲਿਆ